ਵਧੇਰੇ ਸੁਧਰਿਆ ਰੂਪ ਹੈ ਗੁੱਗਾ ਸ਼ਬਦ ਉਸ ਸੱਪ ਦਾ ਵਾਚਕ ਹੈ ਜੋ ਰੂਪ ਬਦਲ ਕੇ, ਮਨੁੱਖ ਦਾ ਜਾਮਾ ਧਾਰਨ ਕਰਕੇ, ਘੁੰਮਦੇ ਸੀਗੇ, ਲੋਕ-ਧਾਰਾ ਅਨੁਸਾਰ, ਗੁੱਗਾ ਮੂਲ ਰੂਪ ਵਿੱਚ ਸੱਪਾਂ ਦਾ ਰਾਜਾ ਸੀ, ਜੋ ਮਨੁੱਖੀ ਜਾਮੇ ਵਿੱਚ ਸੰਸਾਰ ਵਿੱਚ ਆਇਆ।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 ਧਾੜਵੀਆਂ ਨਾਲ ਲੜੀਆਂ, ਇਸ ਦੀ ਵੀਰ-ਗਾਥਾ ਉੱਤੇ ਪਿੱਛੋ ਮੁਸਲਮਾਨੀ ਰੰਗ ਚਾੜ੍ਹ ਦਿੱਤਾ ਗਿਆ ਤੇ ਅਤੇ ਕੁਛ ਸਮੇਂ ਬਾਅਦ ਬੀਤਣ ਨਾਲ ਲੋਕਧਾਰਾ ਦੇ ਅਨੇਕਾਂ ਤੱਤ ਇਸ ਕਥਾ ਵਿੱਚ ਸਮਾ ਗਏ ਹੌਲੀ ਹੌਲੀ ਗੁੱਗੇ ਨੂੰ ਸਰਪ ਪੂਜਾ ਨਾਲ ਜੋੜ ਲਿਆ ਗਿਆ ਗੁੱਗੇ ਦੀ ਸਿਮਰਤਾ ਵਿੱਚ ਕੁੱਝ ਵੱਡਾ ਮੇਲਾ ਵਿੱਚ ਲਗਦਾ ਹੁੰਦਾ ਹੈ। ਛਪਾਰ ਦਾ ਮੇਲੇ ਬਾਰੇ ਦੱਸਣਾ ਚਾਹਾਂਗੀ, ਇਹ ਮੇਲਾ ਲੁਧਿਆਣੇ ਦੇ ਪਿੰਡ ਛਪਾਰ ਵਿੱਚ ਲੱਗਦਾ ਹੈ ਭਾਦਰੋਂ ਸੁਦੀ ਚੌਦਾਂ ਦੀ ਲਗਦਾ ਹੈ ਤੇ ਇੱਥੇ ਪਿੰਡ ਦੀ ਦੱਖਣੀ ਗੁੱਠੇ ਗੁੱਗੇ ਦੀ ਪੀਰ ਇੱਕ ਮਾੜੀ ਹੈ, ਇਸ ਦੀ ਗੁੱਗੇ ਦੀ ਭਗਤਾਂ ਨੇ, ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ ਅਠਾਰਾਂ ਸੌ ਅੱਸੀ ਵਿੱਚ ਅਹ ਬਿਕਰਮੀ ਵਿੱਚ, ਇੱਥੇ ਸਥਾਪਨਾ ਕੀਤੀ ਸੀ l ਉਦੋਂ ਤੋਂ ਹੀ ਇਹ ਮੇਲਾ ਚੱਲਿਆ ਆ ਰਿਹਾ ਹੈ, ਛਪਾਰ ਦਾ ਮੇਲਾ ਭਾਵੇਂ ਗੁੱਗੇ ਦੀ ਸਿਮਰਤੀ ਵਿੱਚ ਲਗਦਾ ਹੈ, ਪਰ ਇਸ ਵਿੱਚ ਗੁੱਗੇ ਦੇ ਭਗਤਾਂ ਤੋਂ ਬਿਨਾਂ ਦੂਜੇ ਲੋਕ ਵੀ ਚੋਖੀ ਮਾ~ ਮਾਤਰਾ ਵਿੱਚ ਆਉਂਦੇ ਹਨ। ਅਤੇ ਇਸ ਮੇਲੇ ਦਾ ਚਰਿੱਤਰ ਲੋਕਿਕ ਹੋ ਗਿਆ ਹੈ, ਇਸ ਮੇਲੇ ਵਿੱਚ ਪੰਜਾਬੀਆਂ ਨੂੰ ਉਹਨਾਂ ਦੇ ਪੂਰੇ ਰੰਗ ਵਿੱਚ ਵੇਖਿਆ ਜਾਂਦਾ ਹੈ, ਦੇਵੀ ਮਾਤਾ ਦੇ ਮੇਲੇ ਬਾਰੇ ਦੱਸਣਾ ਚਾਹਾਂਗੀ, ਕੁਛ ਮੇਲੇ ਦੇਵੀ ਮਾਤਾ ਨੂੰ ਪਤਿਆਣ ਲਈ ਲਗਦੇ ਹਨ, ਦੇਵੀ ਮਾਤਾ ਦੀ ਪੂਜਾ ਇੱਥੇ ਮੁੱਢ ਕਦੀਮ ਤੋਂ ਚੱਲੀ ਆ ਰਹੀ ਹੈ ਮਹਿੰਜ~ ਮਹਿੰਜੋਦੜੋ ਦੀ ਹੜੱਪਾ ਦੀ ਖੋਦਾਈ ਵਿੱਚੋਂ ਕੁਛ ਮੂਰਤੀਆਂ ਇੱਕ ਦੇਵੀ ਮਾਤਾ ਦੀਆਂ ਵੀ ਲੱਭੀਆਂ ਸਨ ਪਹਾੜੀ ਇਲਾਕੇ ਵਿੱਚ ਦੇਵੀ ਮਾਤਾ ਦੀ ਪੂਜਾ, ਮੈਦਾਨੀ ਇਲਾਕੇ ਵਿੱਚ ਮੁਕਾਬਲੇ ਵਿੱਚ ਜ਼ਿਆਦਾ ਪ੍ਰਚਲਿਤ ਹੈ, ਜਵਾਲਾ ਜੀ, ਚਿੰਤਪੂਰਨੀ, ਨੈਨਾ ਦੇਵੀ ਅਤੇ ਮਨਸਾ ਦੇਵੀ ਦੀ ਸਥਾਪਨਾ ਤੇ ਚੇਤਰ ਅਤੇ ਅੱਸੂ ਮਹੀਨੇ ਵਿੱਚ ਨਰਾਤਿਆਂ ਦੇ ਮੇਲੇ ਲੱਗਦੇ ਹਨ, ਜਰਗ ਦਾ ਮੇਲਾ ਲੱਗਦਾ ਹੈ, ਇਹ ਮੇਲਾ ਚੇਤਰ ਦੇ ਮਹੀਨੇ ਵਿੱਚ ਲੱਗਦਾ ਹੈ। ਇਹ ਪਹਿਲੇ ਮੰਗਲਵਾਰ ਨੂੰ ਜਰਗ ਪਿੰਡ ਵਿੱਚ ਸੀਤਲਾ ਦੇਵੀ ਦੀ ਪਤਿਆਉਣ ਲਈ ਲਗਦਾ ਹੈ, ਲੋਕਾਂ ਦਾ ਨਿਸ਼ਚਾ ਹੈ ਕਿ ਬੱਚਿਆਂ ਨੂੰ ਚੇਚਕ ਦੇ ਦਾਣੇ, ਸੀਤਲਾ ਦੇਵੀ ਦੇ ਪ੍ਰਵੇਸ਼ ਕਰਨ ਨਾਲ ਨਿਕਲਦੇ ਹਨ, ਸੀਤਲਾ ਦੇਵੀ ਨੂੰ ਖੁਸ਼ ਰੱਖਣ ਲਈ ਲੋਕਾਂ ਵੱਲੋਂ ਕਈ ਰੱਖਾਂ ਤੇ ਉਪਾਅ ਕੀਤੇ ਜਾਂਦੇ ਹਨ ਜਿਨ੍ਹਾਂ ਮਾਵਾਂ ਤੇ ਬੱਚੇ ਅਰੋਗ ਹੋ ਜਾਂਦੇ ਹਨ, ਉਹ ਉਚੇਚੇ ਤੌਰ ਉੱਤੇ ਜਰਗ ਦੇ ਮੇਲੇ ਤੇ ਸੁਖਣਾ ਦੇਣ ਆਉਦੀਆਂ ਹਨ, ਜਰਗ ਦਾ ਮੇਲਾ ਇਹ ਇੱਕ ਟੋਭੇ ਦੁਆਲੇ ਲਗਦਾ ਹੈ, ਮਾਤਾ ਦੀ ਪੂਜਾ ਕਰਨ ਵਾਲੇ ਟੋਭੇ ਵਿੱਚੋਂ ਮਿੱਟੀ ਕੱਢ ਕੇ,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 ਵੇਲੇ ਗੁਲਗੁਲੇ ਭੇਟ ਕੀਤੇ ਜਾਂਦੇ ਹਨ ਇਸੇ ਕਰਕੇ ਮੇਲੇ ਨੂੰ ਬਹਿੜਦਦਾ ਦਾ ਮੇਲਾ ਵੀ ਕਿਹਾ ਜਾਂਦਾ ਹੈ ਤੇ ਜਿੰਨ੍ਹਾਂ ਲੋਕਾਂ ਨੂੰ ਸੁੱਖਾਂ ਸੁੱਖੀਆਂ ਹੁੰਦੀਆਂ ਹਨ, ਉਹ ਉਹਨਾਂ ਦੁਆਰਾ ਮੇਲੇ ਦੀ ਪੂਰਬ ਸੰਧਿਆ ਨੂੰ ਮਾਈ ਦੀ ਭੇਟਾ ਲਈ ਗੁਲਗੁਲੇ ਪਕਾ ਕੇ ਪਹਿਲਾਂ ਸੀਤਲਾ ਦੇਵੀ ਨੂੰ ਵਾਹਣ ਖੋਤੇ ਨੂੰ ਖਵਾਏ ਜਾਂਦੇ ਹਨ ਫਿਰ ਕੁਛ ਵੰਡੇ ਵੀ ਜਾਂਦੇ ਹਨ ਤੇ ਕੁੱਝ ਖਾਧੇ ਵੀ ਜਾਂਦੇ ਹਨ। ਇਸ ਮੇਲੇ ਵਿੱਚ ਖੋਤਿਆਂ ਦੀ ਬੜੀ ਕਦਰ ਕੀਤੀ ਜਾਂਦੀ ਹੈ, ਤੇ ਲੋਕੀ ਇਹਨਾਂ ਨੂੰ ਸੀਤਲਾ ਮਾਈ ਦਾ ਵਾਹਣ ਹੋਣ ਕਰਕੇ ਪੂਜਦੇ ਹਨ, ਗੁਲਗੁਲੇ ਤੇ ਛੋਲੇ ਆਦਿ ਭੇਟ ਵੀ ਕਰਦੇ ਹਨ।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

ਤੇ ਪੀਰਾਂ ਫ਼ਕੀਰਾਂ ਦੀ ਸ਼ਰਧਾ ਵਿੱਚ ਮੇਲੇ ਪੰਜਾਬੀਆਂ ਦੇ ਦਿਲਾਂ ਵਿੱਚ ਪੀਰਾਂ ਫ਼ਕੀਰਾਂ ਲਈ ਅਥਾਹ,

ਹਾਜੀ ਵਧੀਆ ਵਧੀਆ ਹੋਰ ਕੀ ਕਿਰਦੇ ਜੇ

imagine ਡਰਦੇ ਨਾਲ ਨਾਲ ਬਾਕੀ ਹੋਰ ਕੁਛ ਨਹੀਂ ਠੀਕ ਠੀਕ imagition as a ਸਾਨੂੰ ਹਮੇਸ਼ਾ ਜੇ ਮੈਂ ਗੱਲ ਕਰਾ ਆਪਣੇ future a

ਹਾਜੀ ਹਾਜੀ ਜੇ ਅਸੀਂ as a student ਦੀ ਗੱਲ ਕਰੀਏ student ਨੂੰਆਪਣੀ life ਚ ਕਿਸ ਤਰਾਂ hypothetical ਹੋਂਣਾ ਚਾਹੀਦਾ ਵ

ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ mam ਬਿਲਕੁਲ ਹੋਰ ਹਾਂ ਜੀ ਹਾਂ ਜੀ

ਬਿਲਕੁਲ mam ਮੈ ਆ ਹੀ ਸਿੱਖਿਆ ਕਿ ਸਾਨੂੰ ਆਪਣੀ life ਵਿਚ hypotheical ਨਹੀਂ ਹੋਣਾ ਚਾਹੀਦਾ ਅਗਰ ਅਸੀਂ ਬਹੁਤ ਜਾਂਦਾ hypothecial ਹੁਣੇ ਆ ਇਹਦਾ ਸਾਡੀ body ਤੇ ਜਾ ਸਾਡੇ brain ਤੇ ਮਾੜਾ ਅਸਰ ਪੈਂਦਾ ਹੈ ਤਾ ਆਪਾ ਇਹਦੀ ਗੱਲ ਕਰੀਏ ਜਦੋ ਆਪਣੀ sutdy higher sutdy choose ਕਰਦੇ ਹਾਂ

ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਬਿਲਕੁਲ mam ਸਾਨੂੰ ਇਕ guidess ਮਿਲ ਜਾਵੇਗੀ ਤੇ ਸਾਨੂੰ ਆਪ ਕਿਸ ਤਰਾਂ ਦੀ imagination ਕਰਨੀ ਚਾਹੀਦਾ ਤੇ ਕਿਸ ਤਰੀਕੇ ਨਾਲ ਅੱਗੇ ਵਦਨਾ ਚਾਹੀਦਾ or ਤੁਸੀਂ ਇਥੇ search ਵੇਗਰਾ ਵੀ ਕੀਤੀ hypothecial ਤੇ ਹਾਜੀ ਜੀ ਜੀ mam as a zombi ਨਾ ਨਾ mam ਹਾਂ ਹਾਂ ਬਿਲਕੁਲ mam ਜਦੋ ਅਸੀਂ ਦੀ ਗੱਲ ਕਰੀਏ zombi ਦੀ ਗੱਲ ਕਰੀਏ ਤਾ zombi movie ਬਹੁਤ ਵਾਰ ਦੇਖੀ ਵ or ਜੇ ਗੱਲ ਕਰੀਏ ਜਿਹੜਾ zombi ਵ ਉਹ ਕਿਸੇ ਨੂੰ ਵੀ ਖਾ ਸਕਦਾ ਵ as a ਬਿਲਕੁਲ ਬਿਲਕੁਲ mam ਜਦੋ ਅਸੀਂ ਇਹਦੀਆਂ picture ਵਗੈਰਾ ਦੇਖ ਦੇ ਵ ਇੰਝ ਲੱਗਦਾ ਜਿਵੇ ਇਹ ਸੱਚੀ ਚੀਜ਼ਾਂ ਜਿਵੇ happen ਹੋਇਆ ਹੋਵੇ ਜਿਵੇ ਬਿਲਕੁਲ ਬਿਲਕੁਲ mam ਜਿਹੜਾ human ਵ ਇਹ ਤੇ ਚੀਜ਼ਾਂ ਬਹੁਤ ਉਖੀਆਂ ਹੋ ਜਾਣੀਆਂ mam ਗੱਲ ਕਰਾ ਹੋਰ ਜਿਵੇ ਗੱਡੀਆਂ ਜਿਵੇ ਕਾਫੀ ਕੁਛ ਦਿਖਾਇਆ ਜਾਂਦਾ ਵ ਜਿਵੇ adventure movie ਦਿਖਾਇਆ ਜਾਂਦੀਆਂ ਨੇ ਉਹ ਵੀ ਇਕ hypothetical scenes ਹੁੰਦੇ ਉਹ real ਚ ਹੁੰਦੇ ਜਾ ਉਹ ਵੀ create ਕੀਤੇ ਜਾਂਦੇ ਜਿੰਦਾ ਕਈ ਗੱਡੀਆਂ ਹਵਾ ਚ ਓਡ ਦੀਆ ਨੇ ਜਾ ਉਹ ਇਨਸਾਨ ਜਿਹੜੇ ਇਕ ਜਗਾ ਤੂੰ ਗ਼ਾਇਬ ਹੋ ਕੇ ਦੂਜੀ ਜਗਾ ਤੇ ਚਲ ਜਾਂਦੇ ਵ

ਜੀ ਜੀ ਜੀ ਹਾਂ madam movie ਦੇਖੀ ਹੋਈ ਵ ਜੇ madam ਤੁਸੀ hypothetical ਨੂੰ example ਕਿਸ ਤਰਾਂ ਕਰੋ ਗਏ ਜੇ ਤੁਸੀ ਕਰਨਾ ਚਾਹੋ ਹਾਜੀ ਹਾਜੀ ਅੱਗੇ for example

mam ਪਹਿਲੇ ਮੈਨੂੰ ਆਹ ਦਸੋ Dictator ਹੁੰਦਾ ਕਿ ਵ Dictator ਬਾਰੇ ਮੈਨੂੰ knowledge ਨਹੀਂ ਹੈ ਗਈ

ਜਿੰਦਾ translator ਹੁੰਦੇ ਵ

ਹਾਜੀ ਹਾਜੀ ਬਿਲਕੁਲ mam ਬਿਲਕੁਲ ਬਿਲਕੁਲ ਆਸ਼ਾ mam ਮੈਂ ਨਾ ਤੁਹਾਨੂੰ ਦੇਣਾ hypothetical situation ਚਾਵਗਾ ਕਿ ਤੁਹਾਨੂੰ ਇਹਦਾ ਦਾ ਕੋਈ ਵੀ ਹੋਵੇ life ਚ ਜਿਹੜਾ ਤੁਸੀ ਕਰਨਾ ਚਹੁੰਦੇ ਹੋਵੋ ਤੁਸੀ ਕਰ ਨਹੀਂ ਪਾਏ hypothetical ਦੇ ਜਰਿਏ ਪਸੰਦ ਕਰੋ ਗੇ ਜਾ ਕੀਤੇ ਜਾਣਾ ਚਾਹੁੰਗੇ ਹਾਜੀ ਹਾਜੀ

ਬਿਲਕੁਲ ਓਥੋਂ culture mam different ਆ

ਕੋਈ ਹੋਰ hypothetical ਹੋਵੇ ਜਿਨੂੰ ਤੁਸੀ imagination ਕਰਦੇ ਹੋਵੋ ਜੋ ਪੂਰਾ ਨਾ ਹੋਇਆ ਹੋਵੇ ਬਿਲਕੁਲ ਬਿਲਕੁਲ ਹੋਰ ਜੇ ਮੈਂ ਗੱਲ ਕਰਾ ਤਾ ਮੇਰਾ ਵੀ ਕਾਫੀ aams ਹੈ ਗਏ ਨੇ dream ਨੇ ਜਿਹੜੇ ਪੂਰੇ ਨਹੀ ਹੋਏ ਮੈਂ canada ਜਾ ਕੇ study ਕਰਨਾ ਚਾਹੁੰਦਾ ਸੀ ਪਰ ਮੇਰਾ ਸੁਪਨਾ camplete ਨਹੀਂ ਹੋਇਆ ਕਿਉਕਿ ਮੇਰੀ ਦੋ time rafusal ਆ ਚੁਕੀ ਵ ਮੇਰੇ ਜਿਹੜੇ ਸੁਪਨੇ ਸੀ ਤੁਸੀ ਕਹਿ ਸਕਦੇ ਹੋ ਪੂਰੇ ਨਹੀਂ ਹੋਏ ਬਿਲਕੁਲ ਬਿਲਕੁਲ

ਬਿਲਕੁਲ ਬਿਲਕੁਲ ਮਤਬਲ self depend ਹੋਣਾ ਚਾਹੁੰਦੇ ਹੋ ਸਬ ਤੋਂ ਪਹਿਲਾ ਠੀਕ ਐਸਾ madam ਜੇ ਅਸੀਂ car ਦੀ ਗੱਲ ਕਰੀਏ ਨਾ car ਨੂੰ ਲੈ ਕੇ ਜਿਵੇ luxury car ਨੇ ਤੇ ਤੁਹਾਨੂੰ ਕਿਹੜੀਆਂ cars ਬਹੁਤ ਜਿਆਦਾ ਪਸੰਦ ਨੇ ਜਾ ਹੋਰ ਚੀਜ਼ ਹੋਵੇ ਜੋ ਤੁਹਾਨੂੰ ਪਸੰਦ ਹੋਵੇ ਕੋਈ ਇਹਦਾ ਦਾ discover ਹੋ ਵੇ ਜਿਨੂੰ ਤੁਸੀ sarch ਕਰਨਾ ਚਾਹੁੰਦੇ ਹੋਵੋ ਪਾਰ ਕਰ ਨਹੀਂ ਪਾਏ ਬਿਲਕੁਲ ਬਿਲਕੁਲ mam ਅੱਜ ਕਲ ਤੁਸੀ ਕਿਸੇ ਦੀ help ਨਾਲ ਜਾ ਤੋਂ ਅਹਸਾਨੀ ਨਾਲ youtube ਤੋਂ ਸਿਖ ਸਕਦੇ ਹੋ even ਜੇ ਮੈਂ ਬਿਲਕੁਲ ਬਿਲਕੁਲ ਜੇ ਮੈਂ ਆਪਣੀ ਗਏ ਕਰ ਮੈਨੂੰ ਵੀ car ਚਲਨੀ ਨਹੀਂ ਆਂਦੀ ਮੈਂ ਵੀ ਸੋਚ ਦਾ ਪਿਆ ਵ ਕਿਉਕਿ ਮੈਂ ਵੀ license apply ਕੀਤਾ ਸੀ ਵੀ ਨਹੀਂ ਮੇਰਾ license ਬਣ ਨਹੀਂ ਪਾਇਆ

ਬਿਲਕੁਲ mam ਸਾਨੂੰ ਨਾ ਕੋਸਿਸ ਕਰਨੀ ਚਾਹੀਦੀ ਵ ਜੇ ਅਸੀਂ ਕੋਸਿਸ ਕਰਾ ਗੇ ਤਾ ਇਕ ਨਾ ਇਕ ਦਿਨ ਉਹ ਜਿਹੜੀ ਚੀਜ਼ ਵ ਹੋਵੇ ਗੀ ਜੇ ਮੈਂ ਆਪਣੀ ਗੱਲ ਕਰਾ ਤਾ eve ਮੈਂ ਵੀ ਬਹੁਤ time try ਕਰਿਆ ਹੋਇਆ army ਵ ਚ or ਮੈਨੂੰ ਵੀ final sucess ਨਹੀਂ ਮਿਲੀ ਜੇ ਮੈਂ ਹੋਰ ਗੱਲ ਕਰਾ ਤਾ ਤੁਸੀ army officer ਬਨਾਨਾ ਚਾਹੁੰਗੇ ਤੇ ਜੀ ਜੀ ਜੇ or ਮੈਂ ਇਹਦੇ ਬਾਰੇ ਹੋਰ ਗੱਲ ਕਰਾ ਤਾ ਕਈਆਂ ਦੇ ਸੁਪਨੇ ਹੁੰਦੇ ਵ ਜੋ ਚੰਦ ਤੇ ਜਾਣਾ ਚਾਹੁੰਦੇ ਨੇ ਤੁਹਾਡਾ ਕੋਈ ਇਹਦਾ ਦਾ ਕੋਈ ਸੁਪਨਾ ਹੋਵੇ ਨਾ ਨਾ as a imagition ਮਤਬਲ ਮੌਕਾ ਮਿਲੇ ਜਾਨ ਦਾ ਬਿਲਕੁਲ ਬਿਲਕੁਲ ਉਹ ਤਾ

ਹਾਜੀ ਹਾਜੀ madam ਕਿਸ ਤਰਾਂ ਦੇ ਮਤਬਲ ਕੋਈ ਵੀ law ਨੂੰ madam ਨਾਕੇ ਨਹੀਂ ਹੋਣੇ ਚਾਹੀਦੇ ਨਾਕਿਆਂ ਤੂੰ ਡਰ ਲੱਗਦਾ ਵ ਹਾਜੀ ਹਾਜੀ ਹੋਰ ਜੇ ਮੈਂ law ਨੂੰ ਪਰੇ ਕਰ ਤੇ madam ਮੈਨੂੰ ਹਾਵੀ ਜਹਾਜ ਚਲਣ ਦਾ ਬਹੁਤ ਜਿਆਦਾ ਸੌਕ ਵ ਮੈਂ ਆਪਣੀ ਮਰਜੀ ਨਾ ਇਕ ਦਿਨ ਕਿਰਾਏ ਤੇ ਹਾਵੀ ਜਹਾਜ ਲੈ ਕੇ ਜਿਥੇ ਮੇਰਾ ਦਿਲ ਕਰੇ ਓਥੇ ਖਾਲਰ ਦਵਾਂਗਾ ਜਿਥੇ ਵੀ ਦਿਲ ਕਰੇ ਇਹ ਮੈਨੂੰ ਸੌਕ ਹੈ ਗਾ ਵ ਤੁਹਾਨੂੰ ਕੀਤੇ ਬਹਾਰ ਜਾਨ ਦਾ ਜਾ ਕੀਤੇ ਬਾਹਰਲੀ country ਜਾਨ ਦੇ ਗੁਮਨ ਦਾ ਸ਼ੌਕ ਹੈ ਗਾ ਤੇ ਹੋਰ ਕੋਈ ਤੁਹਾਡਾ ਕੋਈ ਸੌਕ ਹੋਵੇ ਜੋ ਅਜੇ ਤਕ ਪੂਰਾ ਨਾ ਹੋਇਆ ਹੋਵੇ ਜਿਵੇ ਸੌਕ ਹੁੰਦੇ ਵ ਓਹਦੇ ਬਾਰੇ ਦਸੋ

ਬਿਲਕੁਲ ਬਿਲਕੁਲ madam ਜੇ ਅਸੀਂ ਗੁਮਨ ਫਿਰਨ ਦੀ ਗੱਲ ਕਰੀਏ ਤਾ ਸਾਡੀ health ਤੇ ਇਹਦਾ ਬਹੁਤ ਚੰਗਾ ਅਸਰ ਹੁੰਦਾ ਵ ਨਵੀ ਨਵੀ ਚੀਜ਼ ਨੂੰ ਕਰਨਾ or ਇਹ ਰਹ ਕਿਸੇ ਦਾ ਸ਼ੌਕ ਵ ਤੇ ਮੈਂ ਤੁਹਾਨੂੰ ਹੋਰ ਪੁੱਛਣਾ ਵ ਤੁਹਾਡਾ ਕੋਈ ਸ਼ੋਕ ਹੋਵੇ ਜਿਵੇ particular ਜਗ੍ਹਾ ਤੇ ਜਾਨ ਦਾ ਜਾ ਕੀਤੇ as a ਹੋਰ ਕੀਤੇ ਕੋਈ ਚੀਜ਼ ਜਿਵੇ ਤੁਸੀ explore ਕਰਨਾ ਚਾਹੁੰਦੇ ਹੋ ਜਿਵੇ food ਹੋ ਗਿਆ

ਬਿਲਕੁਲ ਬਿਲਕੁਲ

ਬਿਲਕੁਲ ਤੇ ਤੁਸੀ madam cooking ਦੇ ਸੌਕੀਨ ਹੈ ਗੇ ਹੋ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਆ ਹੋਰ ਕੋਈ ਜੇ ਮੈਂ ਤੁਹਾਨੂੰ ਦਸਾ ਤਾ ਮੈਂ ਵੀ hypothetical ਬਹੁਤ ਵ ਮੇਰਾ ਵੀ ਦਿਲ ਕਰਦਾ ਕੀਤੇ ਜਾਈ ਕੀਤੇ ਗੁਮੀਏ or ਮੈਨੂੰ mam ਕਿ ਕਹਿੰਦੇ switzerland, UK ਵ ਜਾਨ ਦਾ ਮੈਂ ਚਾਹੁੰਦਾ ਵ ਇਕ ਵਾਰ ਜਾਵਾ ਤੇ ਓਥੋਂ ਦੀਆ ਚੀਜ਼ ਨੂੰ resarch ਕਰਾ ਤੁਸੀ ਹੋਰ ਕੁਛ ਦੱਸੋ ਆਪਣੀ life ਚ hypothetical ਹੋਣਾ ਚਾਹੀਦਾ ਵ ਜਾ ਕਿਸ ਤਰੀਕੇ ਨਾਲ hypothetical ਹੋਣਾ ਚਾਹੀਦਾ ਵ

ਹਾਜੀ

ਬਿਲਕੁਲ ਬਿਲਕੁਲ mam ਉਹ ਕਿਉਕਿ ਸਾਨੂੰ balance ਰੱਖਣਾ ਚਾਹੀਦਾ ਵ ਕਿਸੇ ਵੀ ਚੀਜ਼ ਦਾ ਬਿਲਕੁਲ ਬਿਲਕੁਲ madam ਤੁਸੀ restaurants ਤੇ ਕੀਤੇ ਜਾ ਕੇ ਖਾਣਾ ਕੀਤੇ ਜਾਣਾ ਚਾਹੁੰਦੇ ਹੂ ਤੁਹਾਨੂੰ ਮੌਕਾ ਨਹੀਂ ਮਿਲਿਆ ਉਹ ਵੀ ਚੀਜ਼ ਦਸੋ ਕਿਸੇ ਵੀ restaurants ਤੇ ਜੀ ਹਾਂ ਹਾਜੀ ਹਾਜੀ ਹਾਜੀ

madam ਫਿਰ ਖਾਣਾ ਕੀਦਾ ਖਾਣਾ ਆ ਅੱਛਾ ਅੱਛਾ ਠੀਕ ਹੈ ਠੀਕ ਹੈ candle light dinner ਜੀਦਾ ਇਕ ਗਾਣਾ candle light dinner ਜਾ ਵ

ਬਿਲਕੁਲ ਬਿਲਕੁਲ ਇਹੀ ਚੀਜ਼ਾਂ ਨੇ ਜਿਹੜਾ ਬੰਦਾ explore ਕਰਦਾ ਵ or ਜਿਹੜੀਆਂ ਵਦੀਆਂ ਲੱਗਦੀਆਂ ਨੇ ਹੋਰ ਕੁਛ ਹੋਵੇ ਜੀਦਾ ਤੁਸੀ ਕੀਤੇ ਜਾਣਾ ਚਾਹੁੰਦੇ ਹੋ ਕੀਤੇ ਤੁਸੀ ਜਾ ਹੀ ਨਹੀਂ ਸਕੇ as a ਮੌਕੇ ਤੇ ਤੁਸੀ ਜਾ ਹੀ ਨਹੀਂ ਸਕੇ

ਬਿਲਕੁਲ ਬਿਲਕੁਲ mam ok ok ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਜੇ ਗੱਲ ਕਰੀਏ ਤਾ ਤੁਸੀ ਖਾਣ ਪੀਣ ਦੇ ਕਾਫੀ ਸੌਕੀਨ ਹੋ ਤੇ ਹੋਰ ਇਸ ਤੋਂ ਇਲਾਵਾ ਗੱਲ ਕਰ ਜਿਵੇ ਤੁਸੀ sports ਨੂੰ imagination ਕਰ ਦੇ ਹੋ ਤੇ ਤੁਹਾਨੂੰ ਕਿਹੜਾ sports ਵਧੀਆ ਲਗ ਦਾ ਵ ਤੁਹਾਡਾ favourite player ਕੌਣ ਵ badminton ਚ ok ok ok ok ਜੇ ਗੱਲ ਕਰੀਏ ਤਾ ਕਾਇਆ ਨੂੰ boating ਬਹੁਤ ਪਸੰਦ ਹੁੰਦੀ ਆ ਤੁਹਾਨੂੰ ਵੀ boating ਪਸੰਦ ਆ ਜੇ ਤੁਹਾਨੂੰ boating ਕਰਨ ਦਾ ਮੌਕਾ ਮਿਲੇ ਤੁਸੀ ਕਿਸ ਜਗ੍ਹਾ ਤੇ ਜਾਣਾ ਪਸੰਦ ਕਰੋ ਗੇ

ਕਿਸੇ particular ਜਗ੍ਹਾ ਤੇ ਜਿਵੇ ਤੁਸੀ ਕਹਿ ਕੇ ਹਟੇ ਹੋ ਕਸ਼ਮੀਰ ਜਾ ਕਿਸੇ ਹੋਰ ਜ੍ਹਗਾ ਤੇ ਜਾਣਾ ਚਾਹੁੰਦੇ ਹੋ ਹਾਜੀ ok ਹਾਜੀ

ok ok ਜਿਹੜੀ ਇਕ sukhna lake madam ਉਹ ਕਿਥੇ ਆ ok ok ਓਥੇ ਗੇ ਉਹ ਤੁਸੀ ਕਦੇ ਮੈਨੂੰ ਓਥੋਂ ਦਾ ਦਸੋ ਮੈਂ ਓਥੇ ਕਦੇ ਗਿਆ ਨਹੀਂ ਮੈਂ ਜਾਣਾ ਹੋਵੇ ਕਿਵੇਂ ਜਾਈ ਦਾ ਕਿਦਾਂ ਕਿਦਾਂ ਕਿਹੜੀਆਂ ਕਿਹੜੀਆਂ ਚੀਜ਼ਾਂ explore ਕਰਿ ਦੀਆ ok ok madam ਜਦੋ ਤੁਸੀ ਗੇ ਸੀ ਓਥੇ ਤੁਸੀ ਕਿਹੜੀ ਕਿਹੜੀ ਜਗ੍ਹਾ ਨੂੰ explore ਕੀਤਾ ਸੀ

ਹਾਜੀ ਹਾਜੀ ok ok ok

ਇਕ ਵਾਰ solar system ਦਾ ਨਹੀਂ ਪਤਾ

ਹਾਜੀ ਜੀ ਜੀ ਠੀਕ ਠੀਕ ਜੇ ਹੋਰ ਗੱਲ ਕਰੀਏ ਜੋ switzerland ਜਿਹੜੇ ਪਹਾੜ ਨੇ ਉਹ ਕਸ਼ੀਮਰ ਨਾਲੋਂ ਵੀ ਉਹ ਵਧੀਆ ਨੇ ਤੁਸੀ ਉਸ ਚੀਜ਼ ਨੂੰ spot ਕੀਤਾ ਕਦੇ

ok ok madam ਮਤਬਲ ਕਿਸੇ ਵੀ celebrity ਦਾ ਬਣਨਾ ਚਾਹੁੰਗੇ ਕਿਸੇ ਵੀ ਤਰਾਂ ਜਿਵੇ ਮੈਂ ਬਣਨਾ ਚਾਹਵਾਂਗਾ ਅਗਰ ਮੈਨੂੰ ਮੌਕਾ ਮਿਲਦਾ ਵ ਇਕ ਦੀ ਲਈ

ਨਹੀਂ madam ਉਹ life explore ਕਰਨਾ ਚਾਵਗਾ ਉਹ ਕੀਦਾ ਕੀਦਾ ਹੋ ਰਹਿੰਦਾ ਵ ਓਹਦਾ lifestyle ਕਿ ਆ ਤੁਹਾਨੂੰ ਮੌਕਾ ਮਿਲਦਾ ਤਾ ਕੌਣ ਬਿਲਕੁਲ ਬਿਲਕੁਲ mam ਮੈਂ ਚੀਜ਼ਾਂ ਤੇ explore ਕਰਨਾ ਚਾਹੁੰਦਾ

ਬਹੁਤ ਵਧੀਆ mam ਜੇ ਸਾਨੂੰ ਇਕ ਵਾਰ ਮੌਕਾ ਮਿਲਦਾ ਤਾ ਇਕ ਵਾਰ ਜਰੂਰ ਬਣਨਾ ਚਾਹੀਦਾ ਵ ਬਿਲਕੁਲ ਬਿਲਕੁਲ mam ਬਿਲਕੁਲ ਬਿਲਕੁਲ ਜੇ ਅਸੀਂ ਗੱਲ ਕਰੀਏ hypothetical ਦੀ ਅਸੀਂ ਆਪਣੀ life ਚ ਕੁਛ ਵੀ imagetion ਕਰ ਸਕਦੇ ਵ ਬਿਲਕੁਲ ਬਿਲਕੁਲ mam or ਜੇਕਰ ਅਸੀਂ ਗੱਲ ਕਰੀਏ hypothecial ਦੀ ਕੋਈ ਵਧੀਆ ਜੀ example ਦਾਓ

ਨਾ madam ਮੈਨੂੰ ਇਹਨਾਂ ਬਾਰੇ ਦੱਸੋ ok ok madam ਉਹ ਜਿਹੜੇ robot ਹੁੰਦੇ

ਬਿਲਕੁਲ ਬਿਲਕੁਲ ਬਿਲਕੁਲ i think mam ਮੈਨੂੰ ਮੇਰੇ ਕੋ ਨਾ ਜਰੂਰੀ ਕਮ ਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆਂ man

hello

ਵਧੀਆ ਜੀ ਵਧੀਆ, ਤੁਸੀਂ ਦੱਸੋ ਜੀ, ਹਾਂਜੀ ਆਪਾਂ ਵੀ ਵਧੀਆ ਜੀ, ਹੋਰ ਜੀ ਘਰ ਪਰਿਵਾਰ ਕਿਦਾਂ ਸਾਰੇ, ਵਧੀਆ ਜੀ ਵਧੀਆ ਸਭ ਬਹੁਤ ਵਧੀਆ ਹੈ ਤੁਸੀਂ ਦੱਸੋ, ਹਾਂਜੀ ਜੀ ਆਪਾਂ ਵੀ ਬਹੁਤ ਵਧੀਆ ਜੀ,

ਹਾਂਜੀ ਮੈਂ ਵੀ free ਸੀ ਅਤੇ ਮੈਂ ਸੋਚਿਆ ਤੁਹਾਡੇ ਨਾਲ ਤੁਰਕੀ ਦੇ ਇਤਿਹਾਸ ਬਾਰੇ ਗੱਲ ਕਰ ਲਈਏ।

ਤੁਰਕੀ ਦਾ ਇਤਿਹਾਸ, ਤੁਰਕੀ ਵਿੱਚ ਈਸੇ ਦੇ ਲਗਭਗ ਪਝੰਤਰ-ਸੌ ਸਾਲ ਪਹਿਲਾਂ ਮਨੁੱਖੀ ਬਸਾਵ ਦੇ ਪ੍ਰਮਾਣ ਇੱਥੇ ਮਿਲੇ ਹਨ। ਹਿੱਟੀ ਸਾਮਰਾਜ ਦੀ ਸਥਾਪਨਾ ਉੱਨੀ ਸੌ - ਤੇਰਾਂ ਸੌ ਈਸਾ ਪੂਰਵ ਵਿੱਚ ਹੋਈ ਸੀ। ਬਾਰਾਂ ਸੌ ਪੰਜਾਹ ਈਸਵੀ ਪੂਰਵ ਟਰਾਏ ਦੀ ਲੜਾਈ ਵਿੱਚ ਯਵਨਾਂ ਗਰੀਕ ਨੇ ਟਰਾਏ ਸ਼ਹਿਰ ਨੂੰ ਨੇਸਤਨਾਬੂਤ ਕਰ ਦਿੱਤਾ ਅਤੇ ਆਸਪਾਸ ਦੇ ਇਲਾਕਿਆਂ ਉੱਤੇ ਆਪਣਾ ਕਾਬੂ ਸਥਾਪਤ ਕਰ ਲਿਆ। ਬਾਰਾਂ ਸੌ ਈਸਾਪੂਰਵ ਵਲੋਂ ਕਿਨਾਰੀ ਖੇਤਰਾਂ ਵਿੱਚ ਯਵਨਾਂ ਦਾ ਆਗਮਨ ਸ਼ੁਰੂ ਹੋ ਗਿਆ। ਹਾਂਜੀ, ਹਾਂਜੀ ਜੀ ਇੱਕ ਮਿੰਟ,